ਬਈ ਯਾਰ ਏਦਾਂ ਕਰਕੇ ਨਾ ਮੈਨੂੰ ਮਿੱਟੀ ਦਿਉ ਪਾਪਾ ਕਿਲੋ ਸਾਰਾ ਦਿਨ ਆਹੀ ਗੱਲਾਂ ਚੱਲਦੀਆਂ। ਪਾਪਾ ਦੋ ਤਿੰਨ ਦੋ ਤਿੰਨ ਕਿਲੋ ਮਿੱਟੀ ਦਿਉ, ਇੱਟ ਬਣਾਉਣੀ ਹੈ ਮੈਂ, ਇੱਟਾਂ ਬਣਾ ਬਣਾ ਕੇ ਬਣਾ ਬਣਾ ਕੇ ਐਨਾ time ਕੱਢਿਆ, ਸੁਖਾਲਾ ਸੁਖਾਲ ਵੇਖ ਲਉ ਇੱਟਾਂ ਬਣਾ ਬਣਾ ਕੇ ਹਾਲਾਂਕਿ ਉਹਦੀ ਮੰਮੀ ਦੇਖ ਲਾ ਜਦੋਂ ਉਹਦਾ ਜਨਮ ਹੋਣ ਵਾਲਾ ਸੀ ਨਾ, ਉਹਦੀ ਮਾਤਾ, ਦੀ ਕੁੱਖ ਸੀਗਾ ਉਦੋਂ ਜਦੋਂ ਉਹਦੀ ਮਾਂ ਇੱਕ ਟਰਾਲੀ ਭਰ ਕੇ ਇੱਟਾਂ ਦੀ, ਇਹ ਦੇਖ ਲਉ ਭੱਠੇ ਤੇ ਕੀ ਜ਼ਿੰਦਗੀ ਹੋਊ, ਕੀ ਜੂਨ ਹੋਣੀ। ਤਾਂ ਵੀਰੇ ਫੇਰ ਵੀ ਆਪਾਂ ਤਾਂ ਬਹੁਤ ਚੰਗੇ ਘਰੋਂ ਹਾਂ ਹਾਲੇ, ਆਪਣੇ ਸਿਰ ਤੇ ਛੱਤ ਵੀ ਆ ਬਾਈ, ਸੋਚੋ ਥੋੜ੍ਹਾ ਸਮਝੋ, ਠੀਕ ਹੈ, ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ, ਸਹੀ ਹੈ ਨਾ, ਤਾਂ ਵੀਰੇ ਦੇ਼ਖ ਲਉ ਭੱਠੇ ਤੋਂ ਉੱਠਣ ਵਾਲਾ ਬੰਦਾ ਅੱਜ manager ਬਣ ਸਕਦਾ, ਤੁਹਾਡੇ ਚ ਬਾਈ ਦਮ ਨਹੀਂ ਹੈਗਾ, ਬਈ ਮੈਂ ਤਾਂ ਯਾਰ, ਮੈਨੂੰ ਸਾਲ ਲੱਗ ਜਾਏ, ਡੇਢ ਸਾਲ ਲੱਗ ਜਾਏ, ਦੋ ਸਾਲ ਲੱਗ, ਠੀਕ ਹੈ ਨਾ, ਮੈਂ ਤਾਂ manager ਬਣ ਕੇ ਹੀ ਜਾਊਂ ਇੱਥੋਂ ਭਾਵੇਂ ਲਾਕਡਾਊਨ ਇੱਥੇ ਕੱਟਣਾ ਪੈ ਜਾਏ। ਜਿਹੜਿਆਂ ਬੰਦਿਆਂ ਨੂੰ challenge ਕੀਤੇ ਨਾ, ਉਹ ਜਾਣਾ ਉਰੋ ਹੀ ਆ ਇੱਥੋਂ ਗੱਡੀ ਲੈ ਕੇ, ਸਹੀ ਹੈ ਨਾ, ਤਾਂ ਸਮਝੋ ਜਿਹੜੇ challenge ਕੀਤੇ ਆ ਬਾਈ ਪੂਰੇ ਤਾਂ ਕਰਨੇ ਹੀ ਪੈਣੇ ਆ, ਹੁਣ ਦੇਖ ਲਾ ਮੇਰੀ online ਕਹਿੰਦੀ ਹੈ ਮੈਂ ਤਾਂ ਆਪ ਘਰੇ ਚੱਲ ਜਾਊਗੀ, ਚੱਲ ਜਾਊ ਗਰਮੀ ਅਤੇ ਗਰਮੀ ਹੁੰਦੀ ਬਹੁਤ ਹੈ ਯਾਰ, ਕੀ ਕਰੇ ਬੰਦਾ ਗਰਮੀ ਹੋ ਗਈ ਬਹੁਤ ਹੈ, ਇਸ ਵਾਰ ਤਾਂ ਬਹੁਤ ਜ਼ਿਆਦਾ ਗਰਮੀ ਪੈਣੀ ਹੈ ਨਾ, ਬਈ ਉਹ ਕਹਿੰਦੇ ਮੈਂ ਤਾਂ ਆਪ ਘਰੇ ਚੱਲਜ਼ੂ। ਪਰ ਆਪਣਾ ਯਾਰਾਂ ਦਾ ਐਡਾ ਕੁ decision ਹੈ ਨਾ ਯਾਰ। decision ਕੀ ਹੈ, challenge ਕੀਤੇ ਹੈ ਲੋਕਾਂ ਨੂੰ ਬਈ, ਬਈ ਗੱਡੀ, ਜਦੋਂ ਆਇਆ ਗੱਡੀ ਲੈ ਕੇ ਆਊਂਗਾ ਅਤੇ ਬਾਬਾ ਜਿਹੇ ਮੂੰਹ ਚੱਕ ਕੇ ਉਵੇਂ ਤੁਰ ਜਾਣਾ। ਗੱਲ ਸੱਚੀ ਹੈ ਨਾ ਮਰਨ ਹੋ ਜਾਊਗਾ। ਘਰਦਿਆਂ ਦੇ ਜਿਹੜੇ ਸੁਪਨੇ ਬਣਾਏ ਹੋਏ ਨਾ ਘਰਦਿਆਂ ਦੇ ਸੁਪਨੇ ਸਾਰੇ ਟੁੱਟ ਜਾਣੇ, ਕੇਰਾਂ ਕਰੀ, ਕਹਿਣਗੇ ਕਿੱਥੇ ਹੈ, ਹਜੇ ਤਾਂ ਕੁੱਛ ਨਹੀਂ, ਮੇਰਾ system ਨਹੀਂ ਹਾਲੇ ਖੜ੍ਹਾ ਹੋਇਆ, ਸਮਝੇ ਨਾ ਮੇਰੀ ਗੱਲ, ਉਏ ਯਾਰ ਉਹ ਬੰਦਾ ਜਿਹੜਾ ਭੱਠੇ ਤੋ ਉੱਠਣ ਵਾਲਾ ਦੇਖ ਲਾ, ਜਦੋਂ ਕੋਈ ਇਹਦੀ ਭੈਣ ਵੱਲ ਮਾਤਾ ਮਾਤਾ ਸਾਰੀ family ਕੰਮ ਕਰਦੀ ਸੀ ਭੱਠੇ ਤੇ ਇਹਦੀ ਭੈਣ ਵੱਲ ਕੁੱਛ ਵੀ ਮਾੜਾ ਜਿਹਾ ਕੋਈ ਵਹਿੰਦਾ ਸੀ ਨਾ, ਉਹਨੂੰ ਬਹੁਤ ਗੁੱਸਾ ਚੜ੍ਹਦਾ ਸੀ, ਉਹ ਲੜਨ ਲੜਨ ਲਈ ਤਿਆਰ ਹੋ ਜਾਂਦਾ ਸੀਗਾ। ਉਹਦੀ ਮਾਤਾ ਨੇ ਇੱਕ ਹੀ ਗੱਲ ਬੱਸ ਕਹੀ ਜਿੰਨਾ ਦੇ ਮੂੰਹ ਬੰਦ ਕਰਾਉਣੇ ਨਾ ਉਹਨੇ ਮੂੰਹ ਤੇ ਚਪੇੜ ਮਾਰਨਾ ਹੁੰਦਾ ਕੋਈ ਵੀ, ਤਾਂ ਜ਼ਿੰਦਗੀ ਚ ਕਾਮਯਾਬ ਹੋ ਪਹਿਲਾਂ, ਸਹੀ ਹੈ ਨਾ ਫੇਰ ਮਾਰਨ ਜੋਗਾ ਹੋਈ, ਆਪਣੇ ਐਨੀ ਕੁ ਔਕਾਤ ਨਹੀਂ ਜਿਹੜਾ ਕਿ ਇਹਨਾ ਨਾਲ ਪੰਗਾ ਲੈ ਲਈਏ, ਸਹੀ ਹੈ ਨਾ, ਉਸ ਬੰਦੇ ਨੇ

ਇਹਨਾ ਦਾ ਪੇਂਡੂ environment ਦਾ ਸੀ ਨਾ, ਇਹਨਾ ਦੇ ਪਿੰਡ, ਇਹਨਾ ਦਾ ਪੇਂਡੂ ਸੀਗਾ, ਮਤਲਬ ਬੰਦੇ ਨੂੰ negativity ਦਾ ਨਹੀਂ ਪਤਾ ਸੀਗਾ, ਜੇ ਕਿਤੇ negativity ਆਪਣੇ ਵਿੱਚ ਹੁੰਦੀ ਹੈ ਨਾ, ਉਦਾਂ ਉੇਹਨਾ ਨੇ ਰਾਇ ਬਣਾਈ ਬਈ ਕਿਸੇ ਨਾਲ ਗੱਲਾਂ ਸੁਣ ਲਈਆਂ ਬਈ negativ negativity ਇਹਨਾ ਨੂੰ ਖਾਣ ਵਾਲੀ ਚੀਜ਼ ਆ ਕੋਈ, Sir ਨੂੰ ਕਹਿੰਦੀ ਅਸੀਂ ਤਾਂ ਆਪ negativity ਖਾਵਾਂਗੇ, ਅਸੀਂ ਤਾਂ ਆਪ negativity ਖਾਵਾਂਗੇ, ਜਦੋਂ ਫੇਰ ਵਿਕਰਮ sir ਕੋਲੇ ਲੈ ਕੇ ਗਏ ਗੁਰੀ sir ਹਾਂਜੀ sir ਜੀ, ਆਹ ਦੇਖ ਲਉ ਕੀ ਕਹਿੰਦੇ ਹੈ negativity ਖਾਣੀ ਹੈ ਇਹਨੇ, ਕੀ ਖਾਣੀ ਹੈ, negativity ਹੋ ਯਾਰਾ negativity ਖਾਣ ਵਾਲੀ ਚੀਜ਼ ਨਹੀਂ ਹੁੰਦੀ ਕਹਿੰਦਾ, negativity ਇਹ ਹੁੰਦੀ ਹੈ ਜਿਹੜੇ ਕਿ ਤੁਹਾਡੇ ਅੰਦਰਲੇ thought ਆ ਜਿਹੜੇ ਗਲਤ thought ਆ negativity ਬਈ ਮਾੜੀ ਸੋਚ guess ਜਿਦਾਂ ਕਿ ਹੁਣ ਤੁਸੀਂ ਇੱਧਰ ਸਹੀ ਸੋਚ ਰਹੇ ਹੋ, ਇੱਧਰ negative ਸੋਚ ਰਿਹਾ ਸੋਚ, ਉਏ ਯਾਰ ਉਦਾਂ ਉਹਨੂੰ negativity ਕਹਿੰਦੇ ਆਂ, ਬੁਰੀਆਂ ਆਦਤਾਂ ਨੂੰ, ਠੀਕ ਆ ਵੀਰੇ, ਹਾਂ ਥੋੜ੍ਹਾ ਸਮਝੋ, ਥੋੜ੍ਹਾ ਪੇਂਡੂ environment ਚੋਂ ਬਾਹਰ ਨਿਕਲੋ, ਏਦਾਂ ਕਰਕੇ ਉਸ ਬੰਦੇ ਦਾ ਐਨਾ ਕੁ ਪੇਂਡੂ environment ਜਿਹੜਾ ਬੰਦਾ ਉਹ change ਹੋ ਸਕਦਾ ਤਾਂ ਆਪਾਂ ਕਿਉਂ ਨਹੀਂ change ਹੋ ਸਕਦੇ। ਸਹੀ ਹੈ ਨਾ, ਅੱਜ ਬੰਦਾ ਡੇਢ ਦੋ ਲੱਖ ਕੁੱਟਦਾ ਮਹੀਨੇ ਦਾ, ਇਹ ਦੇਖ ਲਉ, ਉਹ ਵਿਕਰਮ sir ਦੋ ਢਾਈ ਲੱਖ ਕੁੱਟਦੇ ਆ ਮਹੀਨੇ ਦਾ ਵੇਖ ਲਉ ਯਾਰ ਆਪਾਂ ਕਿਸ ਚੀਜ਼ ਵੱਲੋਂ, ਆਪਾਂ ਨੂੰ ਕਹਿ ਤਾ, ਦੇਖੌ ਰੱਬ ਨੇ ਕਹਿ ਤਾ, ਆਪਾਂ ਨੂੰ ਹੱਥ ਲਾ ਕੇ ਦਿੱਤੇ ਹੈ, ਨੱਕ ਮੂੰਹ ਲਾ ਕੇ ਦਿੱਤਾ ਹੈ ਨਾ,

ਜਿੰਨਾ ਆਪਾਂ ਦਿਮਾਗ ਨੂੰ ਆਪਣੇ ਨੂੰ develop ਕਰਾਂਗੇ, update ਕਰਾਂਗੇ, ਜਿਦਾਂ ਆਪਾਂ use ਕਰਾਂਗੇ, ਉਦਾਂ ਜ਼ਿਆਦੇ ਵੱਧਦਾ ਜਾਊਗਾ ਉਹ, ਇਹ ਥੋੜ੍ਹੇ ਜਿਹੇ ਹੈ ਵੀ ਉਹ ਜਿਹੇ ਬੰਦੇ ਬਈ ਹਾਂ ਯਾਰ ਮੈਂ ਤਾਂ ਕੁੱਛ ਕਰਨਾ ਹੀ ਨਹੀਂ। ਮੈਂ ਤਾਂ ਇਹਨੂੰ ਸ਼ਾਂਭ ਕੇ ਰੱਖਣਾ ਹੈ, ਖਰਚ ਨਾ ਹੋ ਜਾਏ। ਤਾਂ ਫੇਰ ਉਹ ਜ਼ਿੰਦਗੀ ਚ ਕਰੂਗਾ ਕੀ, ਸਹੀ ਹੈ ਨਾ ਜੇ ਕਹੀਏ ਹੁੰਦੀ ਹੈ ਬੰਦੇ ਮੂਰਖ ਪ੍ਰਾਣੀ ਵਿੱਚ, ਜਿਹੜੇ ਕਹਿੰਦੇ ਹੈ ਬਈ ਹਾਂ ਹਾਂ, ਮੈਂ ਤਾਂ ਯਾਰ ਕਰਨਾ ਹੀ ਨਹੀਂ, ਮੈਂ ਤਾਂ ਨਵਾਂ ਨਵਾਂ ਰੱਖਣਾ, ਕਹਿੰਦੇ ਨੇ ਨਵਾ new new mind

ਤੁਸੀਂ ਜੋ ਬੰਦੇ ਦੀ ਸਲਾਹ ਹੀ ਸ਼ਬਜ਼ੀ ਵਾਲੇ ਦੀ ਲਈ ਜਾਂਦੇ ਹੋ, ਉਹ ਜ਼ਿੰਦਗੀ ਚ ਕਾਮਯਾਬ ਹੋ ਸਕਦਾ, ਉਹ ਬੰਦਾ ਹੁਣ ਜਿਹੜਾ ਚੌਲ ਰੇਹੜੀ ਸ਼ਬਜ਼ੀ ਵੇਚਦਾ ਠੀਕ ਹੈ ਉਹ ਤਾਂ ਤੁਹਾਨੂੰ ਸ਼ਬਜ਼ੀ ਵੇਚਣੀ ਸਿਖਾਊਗਾ, ਕਿ ਸ਼ਬਜ਼ੀ ਕਿਵੇਂ ਵੇਚੀ ਜਾਂਦੀ ਹੈ। ਜਾਂ ਸ਼ਬਜ਼ੀ ਵਿੱਚ ਕਿੰਨਾ ਕੁ ਫਾਇਦਾ, ਉਹਨੂੰ ਆਪਣੇ ਕੰਮ ਨੂੰ ਮਾੜਾ ਬੋਲੂਗਾ, ਸਹੀ ਹੈ ਨਾ, ਹੁਣ ਜੇ ਤੁਸੀਂ ਕਹੀਏ ਇਹਨਾ ਨੂੰ ਕਿ business ਕਿਵੇਂ ਕਰਨਾ, ਇੱਕ ਲੱਖ ਰੁਪਇਆ ਕਿਵੇਂ ਕਮਾਉਣਾ, ਜਿਹੜਾ ਕਿ already ਦਸ ਹਜ਼ਾਰ ਕਮਾ ਰਿਹਾ ਮਹੀਨੇ ਦਾ, ਅੱਠ ਹਜ਼ਾਰ ਕਮਾ ਰਿਹਾ, ਉਹ ਬੰਦਾ ਤੁਹਾਨੂੰ ਕਿਵੇਂ ਦੱਸ ਦੇਊਗਾ, ਬਈ ਲੱਖ ਰੁਪਇਆ ਕਮਾਓ, ਲੱਖ ਰੁਪਇਆ ਏਦਾਂ ਕਮਾਇਆ ਜਾਂਦਾ, ਸਹੀ ਹੈ ਨਾ, ਬਈ ਲੱਖ ਰੁਪਇਆ ਤੁਹਾਨੂੰ ਕਿਵੇਂ ਦੱਸ ਦੇਊਗਾ, ਬਈ ਏਦਾ ਕਮਾਇਆ, ਹੁਣ ਜਿਹੜਾ ਅੱਠ ਹਜ਼ਾਰ ਵਾਲਾ ਬੰਦਾ, ਦਸ ਹਜ਼ਾਰ ਵਾਲਾ ਬੰਦਾ, ਉਹ ਦਸ ਹਜ਼ਾਰ ਕਮਾਉਣਾ ਹੀ ਸਿਖਾਊਗਾ ਕਿ ਲੱਖ ਰੁਪਇਆ ਕਮਾਉਣਾ ਸਿਖਾਊਗਾ। ਦਸ ਹਜ਼ਾਰ ਹਾਂ ਦਸ ਹਜ਼ਾਰ, ਵੀਰੇ ਮੇਰੀ ਗੱਲ ਸੁਣੋ, ਜਿਹੜਾ ਲੱਖ ਰੁਪਇਆ ਕਮਾਉਂਦਾ already ਆਪਣੀ ਜ਼ਿੰਦਗੀ ਚ successful ਇਨਸਾਨ ਹੈ, ਬੰਦੇ ਆਪਾਂ ਉਹ ਤੋਂ ਸਲਾਹ ਲੈ ਸਕਦੇ ਹਾਂ ਬ, ਹਾਂ ਬਈ ਜ਼ਿੰਦਗੀ ਚ ਆਪਾਂ ਲੱਖ ਰੁਪਇਆ ਕਿਵੇਂ ਕਮਾਇਆ ਜਾਵੇ। ਤਾਂ ਬਈ ਥੋੜ੍ਹਾ ਆਪਣੇ ਆਪ ਨੂੰ develop ਕਰੋ develop ਕਰੋ, update ਕਰੋ, ਤੂੰ ਵੀਰ ਕੁੱਛ ਕਰਨਾ ਹੈ, ਜੇ ਖਾਣੇ ਹੀ ਧੱਕੇ ਹੈ ਨਾ, ਅਤੇ ਕਰਨੀਆਂ ਦਿਹਾੜੀਆਂ ਤਾਂ ਫੇਰ ਕੋਈ ਚੱਕਰ ਨਹੀਂ, ਫੇਰ ਆਪਾਂ all the best ਆ, okay ਆ, ਸਹੀ ਹੈ ਨਾ, ਠੀਕ

ਅਬੂ ਫੋਨ ਦੀ ਫੋਨ ਚ time ਦੇਖ ਲੀਏ ਪਹਿਲੇ hello

ਸਤਿ ਸ਼੍ਰੀ ਅਕਾਲ ਭਾਭੀ ਜੀ ਕਿ ਹਾਲ ਹੈ ਵਧੀਆ ਤੁਸੀਂ ਸੁਣਾਓ ਬੱਸ ਬੜੇ ਦਿਨ ਹੋ ਗਏ ਤੁਹਾਡੇ ਨਾਲ ਗਲਬਾਤ ਨੀ ਹੋਈ ਮੇਲ ਹੀ ਨਹੀਂ ਹੋਇਆ

ਮੈਂ ਤੇ ਘਰ ਹੀ ਹੁਣੀ ਆ

ਚਲੋ ਅੱਜਕਲ ਬੱਚਿਆ ਦੀ ਛੁੱਟੀਆ ਚੱਲ ਰਿਹਾ ਨੇ exam ਹੋ ਗਏ ਨੇ ਨਾ ਤੇ

ਬੱਚੇ ਸਭ ਮਗਰ ਪੈ ਰਹੇ ਨੇ ਕਿੱਥੇ ਘੁਮਾ ਕੇ ਲੈ ਆਓ ਸਾਨੂੰ ਹਾਂਜੀ ਹੁਣ ਤੇ start ਹੋ ਗਏ school ਨਹੀਂ ਹਜੇ ਸਾਡੇ ਬੱਚੇ ਵੱਡੇ ਹੈ ਨਾ ਇਹਨਾ ਦੇ board classes ਨੇ ਤੇ ਇਸ ਕਰਕੇ ਛੁੱਟਿਆ ਨੇ ਇਹਨਾ ਦੀਆ

ਹਾਂ ਮੈਂ ਕਿਹਾ ਚਲ ਸੋਨਮ ਭਾਬੀ ਘੁਮੰਦੇ ਰਹਿੰਦੇ ਨੇ ਉਹ ਬਾਹਰ ਦੇ ਹੈਗੇ ਨੇ travel ਕਰਦੇ ਰਹਿੰਦੇ ਨੇ ਉਹਨਾ ਨੂੰ ਪੁੱਛਦੀ ਹਾਂ ਕਿੱਥੇ ਘੁਮੰਣ ਜਾਈਏ

ਅੱਛਾ ਅੱਛਾ ਅੱਛਾ ਕਿਸ ਤਰ੍ਹਾਂ ਜਾਂਦੇ ਹੋ ਕਾਰ ਚ

train train ਵੀ ਜਾਂਦੀ ਏ ਹੁਣ ਤੇ ਨਵੀ train ਚੱਲੀ ਐ ਵੰਦੇ ਭਾਰਤ ਅੱਛਾ ਅੱਛਾ train ਦਾ ਸਫਰ

ਸਫਰ ਤਾਂ ਦੋਨੋ ਹੀ ਸਹੀ ਹੈ train ਦਾ ਇਹ ਹੈ ਕਿ ਰਾਤੀ ਬੈਠੋਗੇ ਤਾਂ ਇੰਨਾ ਪਤਾ ਨਹੀਂ ਲੱਗਦਾ ਕਿਉਂਕਿ ਰਾਤ ਚ ਹੀ ਨਿਕਲ ਜਾਂਦਾ ਸਾਰਾ ਸਫਰ

ਦਿਨ ਦਾ ਦਿਨ ਦੀ train ਦਾ ਸਫਰ ਬੜਾ ਹੀ ਬੇਕਾਰ ਹੈਗਾ ਅੱਛਾ ਅੱਛਾ ਆਹ ਐ ਤੇ ਜਿਹੜੀ ਵੰਦੇ ਭਾਰਤ ਚੱਲੀ ਹੈ ਨਾ ਐ ਤੇ ਸਭ ਤੋਂ best ਹੈਗੀ ਐ ਸੱਤ ਵਜੇ ਚੱਲਦੀ ਐ ਬਾਰਾਂ ਵੱਜ ਜੰਮੂ

ਉਹ ਪਹੁੰਚ ਜਾਂਦੇ ਨੇ ਬਾਰਹ ਇੱਕ ਵਜੇ ਤੱਕ ਅੱਛਾ ਅੱਛਾ ਤੇ last ਤੁਸੀਂ train ਚ ਗਏ ਸਨ ਜੰਮੂ ਹਾਂਜੀ last time ਤਾਂ train ਤੇ ਹੀ ਗਈ ਸੀ

ਨਹੀਂ ਨਹੀਂ ਰਾਤ ਦੀ ਸੀ

ਨਾ ਚੱਲਦੀ ਐ ਨਾਲੇ ਓ ਅੰਬਲਿਓ ਚੱਲਣੀ ਐ ਅੱਛਾ ਅੱਛਾ

timing timing ਕੁੱਛ ਪਤਾ ਨੇ ਅੰਬਾਲਿਓ ਕਿਸ time ਚੱਲੇਗੀ

ਤੇ ਫੇਰ ਉਹ ਜੰਮੂ ਕਿਹੜੀ ਕਿਹੜੀ ਜਗ੍ਹਾ ਹੈਗੀ ਐ ਘੁੰਮਣ ਦੀ ਕਿੱਥੇ ਕਿੱਥੇ ਘੁੰਮੇ ਤੁਸੀਂ ਫੇਰ

ਅੱਛਾ ਹਾਂ ਹਾਂ ਮੈਂ ਸੁਣਿਆ ਉੱਥੇ temples ਬਹੁਤ ਜਿਆਦਾ ਨੇ ਮਾਤਾ ਦੇ ਇਹਨਾ ਦੇ

temple city ਕਹਿੰਦੇ ਨੇ ਸ਼ਾਇਦ ਉਹਨਾ ਨੂੰ ਹਾਂ temple city ਐ ਨਾ ਜੰਮੂ

famous ਨੇ ਨਾ temples ਉੱਧਰ ਦੇ ਅੱਛਾ ਅੱਛਾ ਇੱਕ ਮੇਰੇ ਖਿਆਲ ਮੈਨ ਸੁਣਿਆ ਸੀ ਅਹ ਜੰਮੂ ਅਹ enter ਕਰਦੇ ਹੀ ਤੇ side right hand side ਤੇ ਹੈਗੀ ਐ ਅਹ temples ਹੈਗੇ ਨੇ ਬੜੇ ਅੱਛੇ ਜੰਮੂ enter ਕਰਦੇ ਹੀ

ਨਹੀਂ city ਵਿੱਚ ਹੈਗੇ ਨੇ city ਵਿੱਚ ਅੱਛਾ ਅੱਛਾ city ਵਿੱਚ ਹਾਂਜੀ city ਵਿੱਚ ਹੈਗਾ ਇੱਕ ਸਾਡੇ ਘਰ ਹੈ ਨਾ ਉਹਦੇ ਕੋਲ ਹੀ ਹੈਗਾ ਪੀਰ ਖੋ ਮੰਦਿਰ ਏ ਉਹ ਬਹੁਤ famous ਏ

ਉਹ ਉਵੇਂ ਹੀ ਐ ਇਵੇਂ ਗੁਫਾ ਵਿੱਚ ਅੰਦਰ ਜਾਕੇ ਹੈਗਾ ਏ ਬੜਾ ਅੱਛਾ ਬਣਿਆ ਹੋਇਆ temple ਅੱਛਾ ਅੱਛਾ

ਮਾਤਾ ਦਾ ਤੇ ਮੈਨੂੰ ਨੀ ਇੰਨਾ ਪਤਾ ਪਰ ਪਤਾ ਨੀ ਨਾ ਕਿਹੜੀ ਮਾਤਾ ਐ ਮਤਲਬ ਕਿ ਸਾਰੀ ਹੁੰਦੀਆ ਨੇ ਨਾ

ਕੋਈ ਛੋਟਾ ਅਹ ਕੋਈ ਇੱਕ ਉਹ ਮੂਰਤੀ ਨੀ ਲਗਾਈ ਹੋਈ ਉਹਨਾਂ ਨੇ ਸਬ ਕੁੱਛ ਐ ਸ਼ਿਵ ਜੀ ਭਗਵਾਨ ਵੀ ਐ ਸ਼ਨੀ ਦੇਵਤਾ ਵੀ ਐ

ਸਾਰੀਆ ਮਾਤਾ ਨੇ ਜਿਹੜੀਆ ਮਾਤਾ ਨੂੰ ਦੇਵੀਆ ਐ ਪੂਜਦੇ ਨੇ ਨਾ ਐ ਮੰਨਦੇ ਨੇ ਜਿਹੜੀ ਨੂੰ

ਉਹ ਵੀ ਸਾਰੀਆ ਹੈਗਗੀਆ ਨੇ ਅੰਦਰ

ਖਾਨ ਪੀਣ ਦੀ ਕਿਹੜੀ ਖ਼ਾਸੀਅਤ ਐ ਕੀ ਅੱਛਾ ਮਿਲਦਾ ਉੱਥੇ ਖਾਨ ਨੂੰ ਜੰਮੂ ਦਾ famous ਐ ਹਾਂ ਇੱਕ ਮੈਂ ਕਲਹਾੜੀ ਵੀ ਸੁਣੀ ਐ ਉੱਥੇ ਕਲਹਾੜੀ ਬੜੀ ਅੱਛੀ ਹੁੰਦੀ ਹੈ

ਹਾਂਜੀ ਕਲਹਾੜੀ ਕੁੱਲਚਾ ਉੱਥੇ ਕਲਹਾੜੀ ਕੁੱਲਚਾ ਬੜਾ cheese type ਹੁੰਦਾ

ਹਾਂ ਕਲਹਾੜੀ ਸਾਡੇ ਇਸ side ਨਹੀਂ ਹੈਗੀ north side ਚ ਨਹੀਂ ਨਹੀਂ ਇਧਰ ਨਹੀਂ ਹੈਗੀ ਇੱਧਰ ਤਾਂ ਮੈਂ ਦੇਖੀ ਵੀ ਨੀ ਅੱਜ ਤੱਕ

ਅੱਛਾ ਅੱਛਾ ਹੋਰ ਉੱਧਰ ਵੈਸ਼ਨੋ ਦੇਵੀ ਕਿੰਨੀ ਦੂਰ ਐ ਜੰਮੂ ਤੋਂ ਜੰਮੂ ਤੋਂ ਦੀਦੀ ਵੈਸ਼ਨੂੰ ਦੇਵੀ ਤੇ ਅਹ ਕਟਰਾ ਐ ਨਾ ਕਟਰਾ ਤੋਂ ਘੰਟਾ ਲੱਗ ਜਾਂਦਾ ਜੰਮੂ ਤੋਂ city ਤੋਂ

ਤੇ ਫਿਰ ਉਹ ਬੱਸ ਕਟਰੇ ਤੋਂ ਨਾਲ ਹੀ ਅੱਗੇ ਫੇਰ ਜਾਂ ਉਹ ਚੜ੍ਹਾਈ ਸ਼ੁਰੂ ਹੋ ਜਾਂਦੀ ਐ ਯਾਤਰਾ

ਤੇ ਜੰਮੂ ਤੋਂ ਅਹ by bus ਜਾਂਦੇ ਨੇ ਜਾ train ਜਾਂਦੀ ਐ ਉੱਥੇ ਕਟਰੇ ਦੇ ਜੰਮੂ ਤੋਂ train ਵੀ ਜਾਂਦੀ ਐ ਤੇ ਉੰਝ ਬੱਸਾ ਵਗੈਰਾ ਵੀ ਜਾਂਦੀਆ ਨੇ ਆਪਣੀ ਕਿਸੇ ਕੋਲ ਕਾਰ ਕੁਰ ਉਹਦੇ ਚ ਵੀ ਜਾਂਦੇ ਨੇ ਅੱਛਾ ਅੱਛਾ ਚਲੋ ਅਸੀਂ ਜੇ ਅਸੀਂ ਜਾਈਏ ਜਿਸ ਤਰ੍ਹਾਂ ਜੰਮੂ ਜਾਈਏ ਤੇ morning ਜੇ morning ਚ ਨਿਕਲੀਏ

ਜੰਮੂ ਤੋਂ ਇੱਥੇ ਜਗਾਦਰੀ

ਵੈਸਨੂੰ ਦੇਵੀ ਹਾਂ ਤੁਹਾਡੇ ਉੱਤੇ depend ਐ ਹੁਣ ਤੇ ਉੱਥੇ ਬੜਾ ਬੜਾ facility ਹੈਗੀ ਐ ਜਿਵੇਂ ਘੋੜੇ ਚੱਲਦੇ ਨੇ ਹੁਣ ਤੇ ਉਹ ਛੋਟੀ ਛੋਟੀ ਨਾ ਅਹ ਉਹ ਨੀ ਹੁੰਦੇ ਜਿਵੇਂ auto type

ਉਹ ਵੀ ਚੱਲ ਗਏ ਨੇ ਜੇ ਉਹਦੇ ਤੇ ਜਾਓਗੇ ਤੇ ਫੇਰ ਤੇ ਆਣ ਜਾਨ ਹੋ ਜਾਂਦਾ ਜੇ ਨਹੀਂ ਤੇ ਫੇਰ ਜੇ stay ਕਰਨਾ ਹੋਵੇ ਤਾਂ ਉੱਥੇ stay ਕਰਨ ਨੂੰ ਵੀ ਹੈਗੀ ਐ ਜਗ੍ਹਾ

or ਉੱਧਰ hilly area ਘੁੰਮਣ ਵਾਸਤੇ ਬੱਚਿਆ ਦੀ picnic ਲਈ ਹੋਰ ਕਿਹੜੀ ਜਗ੍ਹਾ ਹੈਗੀ ਐ hilly area ਐ ਜੰਮੂ ਤਾ ਸਾਰਾ ਵੈਸੇ ਪਰ ਸਭ ਤੋਂ ਐਂ ਐਂ ਜਾਣਾ ਤੁਸੀਂ ਕਿਧਰੇ

ਅੱਛਾ patnitop ਕਿ ਫੇਰ hotel ਵਗੈਰਾ ਮਿਲ ਜਾਂਦੇ ਨੇ ਨਹੀ ਨਹੀਂ ਉੱਧਰ huts ਨੇ huts ਉੱਥੇ ਮਿਲਦੀਆ ਨੇ rent ਤੇ ਰਹਿਣਾ ਹੋਵੇ ਨਾ ਜਿਵੇਂ

ਕਾ ਬਹੁਤ ਅੱਛਾ ਏ ਬਣਿਆ ਹੋਇਆ

ਅਹ ਫੋਟੋਆਂ ਤਾਂ ਦੇਖੀਆ ਹੋਈਆਂ ਮੈਂ ਕਈ ਬਹੁਤ ਸੁੰਦਰ ਹੈ patnitop

ਅਸੀਂ ਵੀ ਅਸੀਂ last ਹੁਣ ਅਸੀਂ ਹੁਣ travel ਕਰਕੇ ਆਏ ਹਾਂ ਹਜੂਰ ਸਾਹਿਬ ਗਏ ਸੀ ਤੇ ਉਹ ਤੇ ਕਾਫੀ ਕਾਫੀ ਲੰਬਾ ਸਫਰ ਹੈ ਬੜਾ enjoy ਕੀਤਾ

ਅਹ ਸੰਗਤ ਦੇ ਨਾਲ ਗਏ ਸਾਂ ਅੱਛਾ train ਤੇ ਗਏ ਸੀ ਤੁਸੀਂ ਹਾਂਜੀ ਹਾਂਜੀ train ਚ ਗਏ ਦੋ ਦਿਨ ਲੱਗੇ ਬੜਾ enjoyment ਹੋਇਆ ਮਤਲਬ ਕੀਰਤਨ ਕਰਦੇ ਗਏ ਰੱਸਤੇ ਦੇ ਵਿੱਚ ਬੜੇ ਹੀ ਸ਼ਹਿਰ ਦੇਖਣ ਨੂੰ ਮਿਲੇ ਗਵਾਲੀਅਰ ਮਰਵਾੜ ਤੇ ਮਤਲਬ ਕਾਫੀ cities ਜੋ ਕਿ ਅਸੀਂ ਅੱਜ ਤੱਕ ਦੇਖੀਆਂ ਨੀ ਸੀ ਬਿਲਕੁਲ culture ਵੀ ਅਲੱਗ ਏ ਉੱਧਰ ਦਾ